ਨਾਲੇ ਥੋੜੀ ਬਹੁਤੀ sports ਕਰਨੀ ਚਾਹੀਦੀ ਏ ਭਾਵੇ ਆਪਾਂ ਵੀ ਆ ਕੁੱਝ ਹੋਰ ਏ ਬੀ ਉਹਦੇ ਨਾਲ ਸਰੀਰ ਜਾ ਠੀਕ ਰਹਿੰਦਾ ਤੰਦਰੁਸਤ ਰਹਿੰਦਾ

ਹਾਂ ਜਰੂਰ ਜਰੂਰ ਇਹ ਤਾਂ sports ਕੋਈ ਨਾ ਕੋਈ game ਤਾਂ ਖੇਡਣੀ ਚਾਹੀਦੀ ਏ

ਹਾਂ ਉਹਦੇ ਹਿਸਾਬ ਨਾਲ ਖੇਡੀ ਜੋ ਥੋੜਾ ਬਹੁਤਾ ਖੇਡ ਲੋ

ਧਿਆਨ ਚੰਦ ਹੋਇਆ ਹੋਰ ਇੱਥੋ ਮਿਲਖਾ ਸਿੰਘ ਹੋਇਆਕਿਡੀ ਕਿਡੀ ਉਮਰ ਦੇ ਹੋ ਕੇ ਮਰੇ ਏ

ਜੇ ਕੋਈ sports ਗੇਮਾ ਚ sponsor ਸੀਗੇ game ਖੇਡਦੇ ਸੀਗੇ regular ਚੱਲਦੇ ਸੀ ਤਾਹੀ ਇੰਨੀ ਉਮਰ ਕੱਟ ਗੇ ਤਾਹੀ ਕੱਡ ਉਹ ਤਾਂ ਖੇਡਾ ਦੇ ਵਿਚ ਸਭ ਤੋ ਵਡਾ ਇਹ ਹੈ ਨਾ ਇੱਕ ਤਾਂ ਦੇਖੋ number ਦੋ ਤੇ ਅਨੁਸ਼ਾਨ ਤੇ ਬੰਦਾ ਸਿਖਦਾ

team team work ਹੁੰਦਾ ਜਿਵੇਂ ਮਤਲਬ ਵੀ ਹੁਣ ਆਪਣਾ team ਦੇ ਵਿਚ ਕਿਵੇਂ ਕੰਮ ਕਰਨਾ ਉਹ ਪਤਾ ਲੱਗਦਾ ਉਹੀ ਫੇਰ ਆਪਣੇ ਜਿੰਦਗੀ ਤੇ ਲਾਗੂ ਹੋ ਜਾਂਦਾ ਬੰਦੇ ਤੇ

ਹਾਂ ਖਾਣ ਪੀਣ ਤੋਂ ਦੂਰ ਰਹਿੰਦਾ ਬੰਦਾ ਉਹ

ਕੀ value ਕੀ ਹੈਗੀ ਏ ਤੇ ਇਹ ਵੀ ਆਪਣਾ ਨੋਕਰੀ ਵਿਚ ਇਹ help ਹੋ ਜਾਂਦੀ ਏ ਜੇ ਵੀ ਕੋਈ

ਉਹ ਕੋਈ ਨਾ ਕੋਈ department ਉਹਨੂੰ ਰੱਖ ਲੈਂਦਾ

DST ਬਣੇ ਹੋਏ ਨੇ ਉਹਦੇ railway ਦੇ ਵਿਚ ਮਿਲੀਆਂ ਹੋਈਆਂ ਨੋਕਰੀਆਂ ਕਈ ਬੰਦਿਆਂ ਨੂੰ

ਪਰ ਦਿਖ ਲੋ ਕਿੱਥੋ ਕਿੱਦਾ sports ਆਪਣਾ D ਆਇਆ ਹੋਇਆ director way ਆਇਆ ਹੋਇਆ another post ਦਾ

ਜੇ ਨਾ job ਮਿਲਦੀ ਏ ਨਾ ਜਾ ਕਰਦੇ ਹਨ sports ਵਧੀਆ ਗੱਲ ਆ

ਹੁਣ score level

down level ਸ਼ੁਰੂ ਕਰਕੇ ਬੰਦਾ national level ਤੱਕ ਖੇਡ ਜਾਂਦਾ

ਤਾਂ ਹੈ ਪਰ ਅੱਜਕਲ ਏ ਹੁਣ ਹੁਣ ਵਾਲੀ ਗੇਮਾ ਤੇ ਪੁਰਾਣੀ ਗੇਮਾ ਨੀਂ ਹੋਣੀ

ਨਵੀਆਂ ਉਹ ਤਾਂ ਹੈ ਓ ਹੈ ਜੀ ਫਰਕ ਤਾਂ ਹੈਗਾ

ਲਾ ਲੋ ਵੀ ਇੱਕ time pass ਕਰ ਰਹੇ ਏ ਨਾ ਮਨੋਰੰਜਨ ਜਿਹੜਾ ਹੈ ਨਾ

ਰਹਿ ਨੀਂ ਦੇਖ ਲੋ ਆਹ boxing ਆ ਗਈ

ਮੇਨੀ ਕਿਹਾ boxing ਵੀ ਹੈਗੀ ਆਪਣੇ ਉਹ ਹਰਿਆਣੇ ਦੇ ਜਿਆਦਾ ਲੋਕ ਨੇ ਹਾਂ ਹਰਿਆਣੇ ਦੇ boxer ਬਹੁਤ ਜਿਆਦਾ ਨੇ

ਇਹੀ ਜਾਂਦੇ

ਕਬੱਡੀ ਹਾਂ ਕਬੱਡੀ ਪੰਜਾਬ ਦੀ ਉਹ ਬਹੁਤ ਓ ਹੈ

ਇਹ ਕੀ ਪੰਜਾਬ ਦੀ ਕਬੱਡੀ ਤਾਂ ਸ਼ੁਰੂ ਤੋਂ ਹੀ ਹੈਗੀ ਏ ਬਹੁਤ ਪਹਿਲਾਂ ਤੇ ਹੀ ਘੋਲ ਹੋ ਗਏ ਜਾਂ ਕਬੱਡੀ ਘੋਲ ਕਬੱਡੀ ਬਣ ਗਈ ਕਬੱਡੀ ਬਹੁਤ ਕਹਿ ਵੀ world ਵਿਚ ਪੂਰੀ ਉਹ ਮਸ਼ਹੂਰ ਏ ਆਪਣੀ

ਪਹਿਲਾਂ ਘੋਲ ਕਹਿੰਦੇ ਸੀਗੇ ਕੀ ਹਾਂ ਵੀ ਪਿਠ ਲਗਾਣੀ ਏ ਹੁਣ ਹੋਰ ਕੁਸ਼ਤੀ

ਬਾਕੀ ਬੜੀ ਜਿਵੇਂ ਜਿਵੇਂ time ਲੰਗਦਾ ਨਵੀ generation ਨੂੰ ਜਿਵੇਂ ਜੋ ਪਸੰਦ ਆਇਆ ਖੇਡਣ ਗੇ

ਉਹ ਬੜੇ ਹਿਸਾਬ ਨਾਲ ਜੋ ਬੰਦੇ ਨੇ ਗੇਮਾ ਖੇਡੀਆਂ ਉਹਨੂੰ ਸਹੀ ਕਹਾਗੇ

ਹੁਣ ਅੱਜ ਦੇ ਬੱਚੇ ਤਾਂ ਕਹੇ ਗਏ ਕੀ ਤੁਸੀਂ ਖੋ ਖੋ ਖੇਡੋ ਇਹ ਖੇਡੋ ਉਹ ਕਹਿਣ ਗੇ ਸਾਨੂੰ ਤਾਂ ਵਧੀਆ ਨੀਂ ਲੱਗਦੀ

ਬਾਕੀ

sports ਰੱਖ ਲੈਣੀ ਚਾਹੀਦੀ ਏ ਜਰੂਰ school time ਚ ਥੋੜੀ ਜੀ ਉਹ ਵੀ ਚੱਲਦੀ ਏ

sports ਵਾਲੇ ਪਾਸੇ ਘੱਟ ਜਾਂਦੇ ਏ ਘੱਟ ਗਿਆ ਹੁਣ

ਹਾਂ ਜੀ ਹਾਂ ਇਹ ਤਾਂ ਕੁਦਰਤ ਵਲੋ ਵੀ ਹੁੰਦਾ ਵੀ ਹਾਂ ਨਾ ਵੀ ਅਗਲਾ ਕਹਿੰਦਾ ਵੀ ਧਕੇ ਨਾਲ ਇੰਨੁ ਉੱਠਾ ਦੋ ਉਹ ਗੱਲ ਨੀਂ ਬਣਦੀ

ਤਾਂ ਹੁੰਦਾ ਨੀਂ ਉਸ ਤੋਂ ਪਹਿਲਾਂ

trust ਏ ਚਲੋ ਭਾਈ ਠੀਕ ਏ

ਧਕੇ ਨਾਲ ਤਾਂ ਕੋਈ ਫਾਇਦਾ ਨੀਂ ਹੈਗਾ ਕਰਨ ਦਾ ਵੀ ਭਾਈ ਆ ਕਰਦੋ ਦਾ ਕਰਦੋ ਨਾ

ਨਾ ਜੀ ਨਾ passion ਈ ਹੁੰਦਾ ਬੰਦੇ ਨੂੰ ਕੀ ਮੈਨੂੰ ਇਹ ਹੈਗਾ ਤਾਂ ਉਹਦੇ ਨਾਲ ਫੇਰ ਅਗਲਾ ਚੱਲਦਾ ਨਾਲੇ proper ਕਰਦਾ

ਆਜੋ ਫੇਰ ਆਜੋ sunday ਏ ਅੱਜ game ਗੁਮ ਖੇਡਦੇ ਆ ਆਪਾਂ ਆਜੋ ground ਚ ਠੀਕ ਏ ਜੀ ਜਰੂਰ ਆਉਣੇ ਆ ਹਾਂ ਹਾਂ ਆਜੋ ਚਾਰ ਸਾਡੇ ਚਾਰ ਵਜੇ group ਏ ਤੇ ਦੇਖਦੇ ਆ ਕੋਈ game ਖੇਡੇ ਆ ਆਪਾਂ

ਹਾਂਜੀ ਠੀਕ ਆ ਤੁਸੀਂ ਦੱਸੋ ਹਾਂਜੀ ਵਧੀਆ ਦੇਖਿਉ ਮੈਂ ਨਾ ਹੁਣੇ ਹੀ FB ਚਲਾ ਰਹੀ ਸੀ

ਤੇ ਉਹਦੇ ਵਿੱਚ ਨਾ ਮੈਂ ਆ ਦੇਖ ਰਹੀ ਸੀ ਕਹਿੰਦੇ IELTS IELTS ਕੀਤੀ ਹੋਈ ਸੀ ਕੁੜੀ ਨੇ

ਤੇ ਉਹ ਵਿਆਹ ਵਿਉਹ ਕਰਾ ਕੇ ਕੁੜੀ ਮੁੰਡਿਆਂ ਆਲੀਆਂ ਨੇ ਕਹਿੰਦੇ ਖਰਚਾ ਖੁਰਚਾ ਕਾਫ਼ੀ ਕਰਕੇ ਬਹਾਰ ਭੇਜ ਤੀ

ਤੇ ਬਾਹਰ ਭੇਜ ਕੇ ਕਹਿੰਦੇ ਹੁਣ ਉਹ ਮੁੰਡੇ ਨਾਲ ਗੱਲ ਵੀ ਨਹੀਂ ਕਰਦੀ ਹੈਗੀ

ਮੈਂ ਇਹੀ ਤੁਹਾਨੂੰ ਪੁੱਛਣਾ ਚਾਹੁੰਦੀ ਸੀਗੀ ਵੀ ਤੁਹਾਡੇ ਵੀ ਹੈਨਾ ਬਹਾਰ ਗਏ ਹੋਏ ਨੇ

ਤਾਂ ਸੀ ਵੀ ਉੱਥੇ ਕਿਵੇ ਆ ਮਤਲਬ ਕੀ ਮਾਹੋਲ ਕੀ ਹੈ ਇਹ ਐਵੇ ਕਿਉਂ ਕਰਦੇ ਨੇ

ਪੁੱਛੂਗੀ ਵੀ ਇੱਧਰ ਸਾਡੇ ਵੀ ਹੈਗੇ ਹੈ neighbors ਵਗੈਰਾ ਬਹਾਰ ਤੇ ਉਹਨਾ ਨੂੰ ਮੈਂ ਵੀ ਪੁੱਛੂਗੀ ਵੀ ਕੀ ਇਹ

ਵੀ ਉਹ ਉੱਥੇ ਜਾਕੇ ਕਿਉਂ change ਹੁੰਦੀਆਂ ਨੇ

ਹਾਂਜੀ ਹਾਂ ਜਿਹੜੇ ਪਹਿਲਾਂ ਮੁੰਡੇ ਗਏ ਹੋਏ ਨੇ

ਤੇ ਉਹ ਜਿਹੜੇ family ਉਰੇ ਵਿਆਹ ਕਰ ਦਿੰਦੀ ਹੈ ਤਾਂ ਉਹ ਬਹੂਆਂ ਨੂੰ ਉਰੇ ਹੀ ਛੱਡ ਜਾਂਦੇ ਹੈ ਆਪਣੀ wife ਨੂੰ